Hello hello hello

ਹਾਂਜੀ ਹਾਂਜੀ ਅਵਾਜ ਨਹੀਂ ਉਣ ਢਈ ਹਾਂ ਬਸ ਵੱਦਿਆ ਵੱਦਿਆ ਕਿਵੇਂ ਆ ਵਧਿਆ ਠੀਕ ਠਾਕ ਜੀ. ਤੁਸੀਂ ਸੁਣਾਓ ਕਿਦਾਂ ਬਸ ਵੱਦਿਆ ਕਿਦਾਂ ਚੇਤਾ ਆਗਿਆ ਅੱਜ ਬਸ ਏਦਾਂ ਈ ਠੀਕ ਠਾਕ ਆ ਵੇਹਲੇ ਮੇਹਾ ਫੋਨ ਲਾਇਏ ਭਲਾ ਅੱਛਾ ਆਹ ਵੇਹਲਿਆਂ ਨੂੰ ਵੇਹਲੇ ਟੱਕਰ ਦੇ ਆਹੋ ਹਮ ਹੋਰ ਘਰੇ ਨਾ ਕੋਈ ਕੰਮ ਨਾ ਕੋਈ ਕਾਰ ਘਰੇ ਸੱਬ ਠੀਕ ਠਾਕ ਤੂੰ ਸੁਣਾ ਬਾਲ ਬੱਚੇ ਦੀ ਮੇਰਾ ਵੀਆਹ ਨਹੀਂ ਹੋਇਆ ਹੁੰ ਘਰ ਤੇ ਹੈਇਆ ਬੱਚੇ ਚਾਹੀਦੇ ਬੱਚੇ ਤੇ ਹੈ ਹੈਇਆ ਨਾ ਘਰ ਆਹੋ ਬਾਕੀ ਠੀਕ ਆ ਮਾਤਾ ਠੀਕ ਆ ਡੈਡੀ ਵੀ ਠੀਕ ਆ ਹਮ ਸਬ ਵਧਿਆ ਹਮ ਅੱਛਾ ਹੋਰ ਮੈ ਕਿਹਾ ਬਾਹਰ ਬੂਰ ਜਾਣ ਅੰਦਰਲੀ ਲਈ ਕੀਤੇ ਜੰਟ ਜੁੰਟ ਕੋਈ ਦੱਸਦੇ ਵੀ ਜੈਂਟ ਤੂੰ ਕਿ ਕਰਨਾ ਬਾਹਰ ਜਾ ਕੇ ਨਹੀਂ ਯਾਰ ਹੈਨੀ ਸਲਾਈ ਕਰਨ ਨੂੰ ਜੀਅ ਨਹੀਂ ਕਰਦਾ ਹੁਣ ਕੀਓ ਬਾਹਰ ਜਾਣਾ ਅਵ

ਓ ਬਾਹਰ ਨਹੀਂ ਜਾਈ ਦਾ ਹੋਈ ਦਾ ਇਥੇ ਰਹੋ ਨਾਲੇ ਇਥੇ ਕਾਮ ਕੰਮ ਕਰਲਾ ਤੂੰ ਬਾਹਰ ਕਿ ਆ

ਬਾਹਰ ਬਾਹਰ ਕੇਹੜਾ ਸੋਖੇ ਕਾਮ ਆ ਬਾਹਰ ਵੀ ਔਖੇ ਈ ਆ ਅਗਲੇ ਠਾਲ ਲੈਂਦਾ ਸਵਾਰੇ ਮਨੇਰੇ ਛੇ ਵਜੇ ਚਲੋ ਬਾਈ ਕਾਮ ਤੇ ਜਾਣਾ ਓਥੇ ਤੇ ਕੰਮ ਕਰਨ ਨੂੰ ਜੀਅ ਵੀ ਕਰੂਗਾ ਕਿਉਂਕਿ ਪੈਹੇ ਹੈਗੇ ਚਾਰ ਕੇਹੇ ਦਾ ਰੌਬ ਚੱਲਣ ਵੀ ਜੀਅ ਕਰੂਗਾ ਇਥੇ ਸਾਲਾ ਫੋਕਾ ਰੌਬ ਦੂਕੀ ਦਾ ਬੰਦਾ ਨਹੀਂ ਹੁੰਦਾ ਗੱਲ ਕਰਕੇ ਗਾਹ ਜਾਂਦੀ ਜਨਾਨੀ ਜਦੋ ਅਗਲੀਆਂ ਸੂਟ ਲੈਣ ਆਉਂਦੀਆਂ ਨਾ ਸਵਾਈ ਅਗਲੀਆ ਨੇ ਤਿਨਸੋ ਰੁਪਈਆ ਦੇਣੀ ਹੁੰਦੀ ਸੂਟ ਦੀ ਹੈਂ ਨਾਓਂਤੀ ਸੌ ਅਗਲੀਆਂ ਨੁਕਸ ਬਿਨੀਆ ਕੱਢ ਜਾਂਦੀਆਂ ਅਵ ਤੇ ਦੂਕੀ ਦੀ ਜਨਾਨੀ ਨਹੀਂ ਹੁੰਦੀ ਜਿਹੜੀ ਵੀਹ ਵੀਹ ਗੱਲਾਂ ਕਰ ਜਾਂਦੀ ਤੇ ਓਹਨਾ ਨੂੰ ਕਿਹਾ ਕਰੋ ਜਿੰਦਾ ਦਾ ਕੱਪੜਾ ਓਦਾਂ ਦਿਆ ਨੁਕਸ ਬੀਨਿਆ ਨਿਕਲਣੀਆਂ ਕੱਪੜਾ ਚੰਗਾ ਲਿਆ ਕ ਦਾਓ ਕੇ ਟੇਲਰ ਮਾੜਾ ਅਵ

ਚਲੋ ਨਹੀਂ ਕੋਈ ਨਹੀਂ ਆਹ ਕਰ ਦੇ ਆ ਪਤਾ ਏਜੇਂਟ ਨੰਬਰ ਮੇਰੇ ਖਿਆਲ ਨਾਲ ਮੇਰੀ ਫਾਈਲ ਦੇ ਵਿਚ ਪਏ ਹੋਣੇ ਆ ਓਹਦੇ ਵਿਚ ਪਏ ਸਾਰਿਆਂ ਦੇ ਕਾਗਜ ਕੁਗਜ਼ ਜੇ ਤੇ ਕੱਢ ਦੇ ਵੇਖਣਾ ਫੇਰ ਕੱਡਾਗਾ ਕੇ ਪਤਾ ਕਰਾਂ

ਕੇ ਪਤਾ ਕਰਾਂ ਕੇ ਨੰਬਰ send ਕਰਦਾ

ਜਾਣਾ ਕਿਹੜੀ ਕੰਟਰੀ ਆ

ਵੇਖਲੀ ਪਤਾ ਹੋਵੇ ਕਿਥੇ ਜਾਣਾ ਅਵ ਫੇਰ ਏ ਬੰਦਾ ਉਸ ਸਾਬ ਨਾਲ ਚੱਲ ਤੈਨੂੰ ਨੌਲਿਜ ਹੈਇਆਂ ਤੈਨੂੰ ਵੀ ਤਾਂ ਜਾਣਕਾਰੀ ਹੈ ਹੀ ਆ ਤੂੰ ਵੀ ਤਾਂ ਬਾਹਰ ਰਿਹਾ ਹੀ ਆ ਜਿਥੇ ਕਿਥੇ ਕੁੜੀਆਂ ਦੀ ਚੰਗੀ ਜਗਾਹ ਹਾਗਿਆ ਕੁੜੀਆਂ ਜਾਂਦੀਆਂ singapore ਜਾਂਦੀਆਂ ਨੇ

ਸਿੰਗਾਪੁਰ ਓਥੇ ਮਲੇਸ਼ੀਆ ਜਾਂਦੀਆਂ ਨੇ ਹੁੰ ਥਾਈਲੈਂਡ ਜਾਂਦੇ ਆ